ਮੈਂ ਕਹਿ ਦਿੰਦੀ ਹਾਂ ਤੇਰੀਆਂ ਤਾਂ ਬਹੁਤੀਆਂ ਲੱਤਾਂ ਸੁੱਕ ਗਈਆਂ ਮਰ ਜਾਣਿਆ। ਛੱਡਦੇ ਆਹੋ ਨੀ ਬੜਾ ਖ਼ੁਸ਼ ਹੁੰਦੀ ਹੈ, ਜਾਂ ਹੁਣ ਉਹਨੂੰ ਪਤਾ ਬੇਚਾਰੀ ਨੂੰ

ਆਉਂਦੇ ਤੇ ਮੈਂ ਆਖਿਆ ਸੀ ਸਾਰਾ ਪਿੰਡ ਜਾਣਦਾ ਹੀ ਆ ਤੇ ਜੇ ਕੁਛ ਆਹੋ

ਇਹਦੇ ਮਾਂ ਪਿਓ ਨੂੰ ਸਾਰੇ ਜਾਣਦੇ ਆ ਸਾਰੇ ਜਾਂਦੇ ਘੁੱਗੀ ਹੋਣੀ, ਇਹਦੇ ਬੋੋਲੀ ਦੇ ਘਰ ਹੀ ਰਹਿੰਦਾ ਵਾ ਇਹਦਾ ਪਿਓ ਵੀ ਉੱਥੇ ਬੜਾ ਉਹਨਾਂ ਦਾ ਭਰਾ ਭਰਾ ਬਣੇ ਨੇ।

ਬੋਲੀ ਦੇ ਉਹ ਬੋਲੀ ਉੱਦਣ ਆਇਆ ਸੀ ਇੱਥੇ, ਤੂੜੀ ਵੱਲੋਂ ਕਹਿਣ ਘੁੱਗੀ ਹੋਣਾਂ ਨੂੰ ਆਹੋ

ਇੱਥੇ ਇਹ ਘੁੱਗੀ ਮੋਰ ਨੀ ਵੇਖੇ ਆਹੋ ਆਹੋ ਆਹੋ ਆਹੋ

ਕਹਿੰਦਾ ਕੰਮ ਤੋਰਿਆ ਹੁਣ ਕਮਾਦ ਗੋਡਿਆ ਕਰਾਂਗੇ ਹੁਣ ਘੁੱਗੀ ਕਹਿੰਦਾ ਕਮਾਦ ਗੋਡਿਆ ਕਰਾਂ, ਆਹੋ ਮੁੱਕ ਗਿਆ ਕੰਮ ਉੱਥੇ ਚਲੋ ਕਰਨਾ ਹੀ ਆ ਕੁਛ ਨਾ ਕੁਛ ਵਿਹਲੇ ਰਹਿ ਕੇ ਕਿਹੜਾ ਗੁਜ਼ਾਰਾ। ਹਾਂ ਮੈਂ ਚੱਲ ਹੁਣ ਕਮਾਦ ਗੋਡਣ ਤੇ ਹੋ ਜਾਓ ਫਿਰ

ਉਹਨੂੰ ਕਿਹਾ ਸੀ ਭਾਜੀ ਭਾਜੀ

ਦੱਸਿਆ ਨੀ ਇਹਨੂੰ ਵੀ ਚੱਲ ਤੂੰ ਆ ਜਾ। ਨੀ ਜਾ ਤੂੜੀ ਅੱਖ ਦੇ ਵਿੱਚ ਘੱਟਾ ਪਾਉਣਾ ਇਹਨੇ, ਅੱਗੇ ਉਹ ਉਹ ਗੱਲ ਉਹ ਕੰਡ ਪਤਾ ਕਿੰਨੀ ਪੈਂਦੀ ਅੱਖਾਂ ਚ ਤੂੜੀ ਦੀ ਉਹ

ਪਤਾ ਕਿੰਨਾ ਨਾ ਨਾ

ਨਹੀਂ ਭੈਣਾ ਤੂੜੀ ਬੁਲੀ ਦੀ ਪਹਿਲਾਂ ਲਾਈ ਫਿਰ ਗਾਂਹ ਏਦਾਂ ਧੱਕਣ ਜਾਂਦੇ ਦੇ ਕਿੰਨੇ ਦਿਨ ਹੀ।

ਕਹਿੰਦੇ ਹੁਣ ਕਮਾਦ ਗੋ ਗੋਡਣ ਜਾਇਆ ਕਰਨਾ ਅਠਵਾਲੀ ਜਾਇਆ ਕਰਨਾ ਕਹਿੰਦਾ ਹੁਣ।

ਕਹਿੰਦਾ ਕਹਿੰਦਾ ਉੱਥੇ ਜਾਇਆ ਕਰਾਂਗੇ ਉਹਦੇ ਬੋਲੀ ਦੇ ਹੀ ਮੈਂ ਚੱਲ ਉਹ ਵੀ ਚੰਗਾ ਹੀ ਆ ਗੁੱਡ ਠੰਢੇ ਠੰਢੇ ਗੁੱਡ ਆਏ ਫਿਰ ਸ਼ਾਮਾਂ ਨੂੰ ਚਲੇ ਗਏ। ਆਹੋ ਮਰਜ਼ੀ ਦਾ ਕੰਮ ਆਂ।

ਆਹੋ ਇਹ ਤੇ ਉਹਨੂੰ ਕਹਿਣਡਿਆ ਸੀ ਇੱਕ ਦਿਨ ਵੀ ਵੀਰ ਜੇ ਕਮਾਦ ਲਾਉਣਾ ਵਾਂ ਤੇ ਚੱਲ ਮੈਨੂੰ ਵੀ ਲੈ ਜਾ ਕਰੋ ਸਰਕਾਰੀ ਦਿਹਾੜੀ ਮੈਂ ਲੱਗਾਂ ਪੈਸੇ ਨੀ ਚੰਗੀ ਤਰ੍ਹਾਂ ਦਿੰਦੇ। ਉਹ ਸਰਕਾਰੀ ਆ ਜਿੱਥੇ ਜਾਂਦਾ ਸਰਕਾਰੀ ਆ ਕੰਮ। ਆਹੋ ਗਲੀਆਂ ਬਣਦੀਆਂ ਨਾ ਸਰਕਾਰੀ ਤੇ ਤੈਨੂੰ ਪਤਾ ਸਰਕਾਰੀ ਕੰਮਾਂ ਵਾਲੇ ਠੇਕੇਦਾਦਰ ਜਿਹੜੇ ਪੈਸੇ ਕਹਿ ਦਿੰਦੇ ਆਏ ਨੀ ਪਏ ਨੀ। ਆਹੋ ਆਹ ਸਾਡੇ ਵੀ ਏਦਾਂ ਇੱਥੇ ਤੇ ਇੱਥੇ ਵੀ ਏਦਾਂ ਹੀ ਸੀ ਤੇ, ਅੱਛਾ ਤੇ ਉਹ ਹੁਣ ਇਹ ਦੂਜੀ ਪਰੇ ਗਲੀਆਂ ਬਣਦੀਆਂ ਨੇ।

ਤੇਰਾ ਭਲਾ ਹੋ ਜਾਏ ਹਜੇ ਬਣੀਆਂ ਨੀ ਨਾ ਹੋਈਆਂ। ਬਣਦੀਆਂ ਹੋਈਆਂ ਤੇ ਉੱਥੇ ਲੱਗਾ ਹੋਇਆ ਤੇ ਪੈਸੇ ਨੀ ਉਹ ਚੰਗੀ ਤਰ੍ਹਾਂ ਦਿੰਦੇ। ਤੇ ਆਖਰ ਭਰਾ ਮੈਂ ਤੇ ਬਣਾਉਣੀ ਹੈ ਅੱਖ ਤੇ ਮੈਨੂੰ ਤੇ ਦੇ ਭਾਵੇਂ ਕੋਲੋਂ ਦੇ ਦੇ।

ਕੱਲ੍ਹ ਵੱਲੋਂ ਵੀ ਕੱਲ੍ਹ ਦੇਵਾਂਗਾ। ਹਾਂ ਤੇ ਜਿਹੜੇ ਪਿੱਛੋਂ ਆਉਣਗੇ ਤੂੰ ਰੱਖ ਲਈ।

ਹਾਂ ਵੀ ਮੈਂ ਤਾਂ ਅੱਖ ਬਣਵਾਉਣੀ ਆਂ ਭਾਈ।

ਪਤਾ ਵਾ ਉਹਨੂੰ ਕਿ,

ਉਹਨੂੰ ਪਤਾ ਵਾ ਕਿ ਵੀ ਇਹਦੇ test ਹੋ ਗਏ ਹੈ। ਆਹੋ ਆਹੋ ਉਹਨਾਂ ਕੀ ਪਤਾ ਕਿੱਦਣ ਦੇਣਾ।

ਉਹਨੇ ਜਿੱਦਣ ਉਹਦਾ file ਵੇਖ ਲਈ ਓਦਣ ਜਿੱਦਣ ਏਦਾਂ ਵਾਰੀ ਸਿਰ ਕੱਢਦੇ ਆ ਨਾ ਫਾਇਲਾਂ। ਨਹੀਂ ਨਹੀਂ ਉਹਨਾਂ ਤਰੀਕ ਦੇ ਦਿੱਤੀ ਵੀ ਪਹਿਲੀ ਤੋਂ ਇੱਕ ਦੋ ਦਿਨ ਪਹਿਲਾਂ

ਆਹੋ ਤਰੀਕ ਦੇ ਦਿੱਤੀ file ਜਮਾ ਕਰਵਾ ਦਿੱਤੀ ਆ। ਹਾਂ ਤੇ file ਜਮਾ ਹੋ ਗਈ ਜਿੱਦਣ ਉਹਨਾਂ ਵੇਖ ਲਈ ਉੱਦਣ ਉਹਨਾਂ ਤਿੰਨ ਅੱਛਾ ਤਰੀਕ ਦੇ ਦਿੱਤੀ ਆ ਫਿਰ। ਵੇਖ ਲਈ ਥੋੜ੍ਹੀ ਤਰੀਕ ਉਹਨਾਂ ਦੇ ਦਿੱਤੀ ਆ। ਆਹ ਜਿਹੜੀ ਹੁਣ ਪਹਿਲੀ ਆਉਣੀ ਆਂ।

ਚੱਲ ਕੋਈ ਨੀ ਕੋਈ ਨੀ ਇੱਕ ਦੋ ਤਰੀਕੇ ਤੇ ਹਨਾ

ਆਹੋ ਪਹਿਲੀ ਤੋਂ ਭਾਵੇਂ ਇੱਕ ਦਿਨ ਪਹਿਲਾਂ ਹੀ ਕਹਿ ਦੇਣ।

ਪਹਿਲੀ ਦੇ ਲਾਗੇ ਕਹਿੰਦੇ ਵੀ ਮਤਲਬ ਪਹਿਲੀ ਤੋਂ ਜਾਂ ਦੋ ਦਿਨ ਮਗਰੋਂ ਜਾਂ ਦੋ ਦਿਨ ਪਹਿਲਾਂ।

ਚਾਹੀਦਾ ਓਦਾਂ ਪਰ ਨਾਲ ਮੀਂਹ ਮੂੰਹ ਪੈ ਜਾਵੇ ਫਿਰ ਜਿਹੜੀ ਨਾ ਮੁੜਕਾ ਫਿਰ ਘੱਟ ਅੱਖ ਚ ਪੈਂਦਾ ਵਾ।

ਝਾਈ ਬਾਰਾਂ ਮਹੀਨੇ ਕਰਾਈ ਜਾਣਡੇ ਹੈ।

ਤਾਂ ਹੀ ਤਾਂ ਦੂਜੇ ਦਿਨ ਪੱਟੀ ਖੋਲ ਦਿੰਦੇ ਨੇ ਹੁਣ।

ਪੱਟੀ ਦੂਜੇ ਦਿਨ ਖੋਲ ਕੇ ਨਾਲੇ ਉਹਨਾਂ ਐਨਕ ਦੇ ਦੇਣੀ ਆਂ ਆਹ ਕਾਲੀ ਜਿਹੀ।

ਸੋਹਣੀਆਂ ਕਿਤੇ ਉੱਥੋਂ ਨਿਕਲਦੀਆਂ ਨੇ ਕਰਾ ਕਰਾ ਕੇ ਬੁੜੀਆਂ ਤੇ ਬੜੀਆਂ

ਕਿਤੇ ਐਨ ਨੱਠੇ ਆਉਂਦੇ ਦਬਾ ਦਬ, ਅੰਦਰੋਂ ਨਿਕਲਦੀ ਸੀ ਉਦੋਂ ਮੈਂ ਲਿਆਈ ਨਾਲ ਉਹ ਮੈਨੂੰ ਗੋਪੀ ਕਹਿੰਦਾ ਲਿਆ ਤੇਰੇ ਝਾਈ ਵੀ ਉਹ ਤੇਰੀ ਫੜਾਂ ਮੈਂ ਬਾਂਹ, ਮੈਂ ਨਹੀਂ ਭਰਾ ਤੂੰ ਮੇਰੀ ਬਾਂਹ ਨਾ ਫੜ, ਉਹ ਫਿਰ ਇੱਕ ਅੱਖ ਤੇ ਮੈਂ ਊਂ ਹੱਥ ਰੱਖਿਆ ਤੇ ਮੈਂ ਕਿਹਾ ਕੋਈ ਗੱਲ ਨੀ ਪੁੱਤ, ਤੂੰ ਕੋਈ, ਕਹਿੰਦਾ ਡਿੱਗ ਨਾ ਨਾ ਪਈ ਕਿਤੇ ਲੱਭਦਾ ਵਾ ਮੈਂ ਕਿਹਾ ਆਹੋ

ਆਹੋ, ਤੇ ਦੂਜਾ ਵੀਰ ਕਿੱਥੇ ਆ?

ਉਹ ਮੈਂ ਕਿਹਾ ਅੰਗੂਠੇ ਦੀ ਉਨੂੰ ਜਿਨੂੰ ਆਦਤ ਐ ਦੂਜੇ ਮੁੰਡੇ ਨੂੰ ਤੇ ਨਹੀਂ ਆਦਤ ਜਿਹੜਾ ਵਾ ਆਹਂਦਾ ਝਾੜੂ ਪੋਚਾ ਵੀ ਲਾਉਂਦਾ?

ਅੰਗੂਠਾ ਅੰਗੂਠਾ ਚੁੰਗਨ ਦੀ? ਓਹਨੂੰ ਕਿੱਥੇ ਉਹ ਨੀ ਪੋਂਦਾ ਹੁੰਦਾ।

ਮੁੰਡਿਆਂ ਵਾਲਿਆਂ ਆਦਤਾਂ ਪਾਓ ਉਹਨੂੰ। ਉਹ ਕੋਈ ਗੱਲ ਨਹੀਂ।

ਓਏ ਉਹ ਕਿਹੜਾ ਹੁਣ ਫਿਰਦਾ ਵਾ ਉਹ।

ਘਰ ਦਾ ਹੀ ਕੰਮ ਕਰਦਾ ਵਾ, ਘਰ ਦਾ ਕੰਮ ਤੇ ਸਾਰੇ ਕਰਦੇ ਏ।

ਚੱਲ ਕੋਈ ਨੀ, ਕੋਈ ਨੀ, ਨਿਆਣਾ ਅਜੇ ਹੋ ਜਾਣਾ ਠੀਕ, ਇਹਨੇ ਵੀ ਹੱਟ ਜਾਣਾ ਅੰਗੂਠਾ ਚੁੰਗਣੋ ਵੇਖੀਂ ਹੌਲੀ ਹੌਲੀ। ਜਿਨੂੰ ਭੁੱਚ ਪਿਆ ਹੋਏ ਉਹ ਨੀ ਹੱਟਦਾ, ਉਹ ਨਿੱਕੂ ਹੁਣਾ ਆ ਹੱਲੇ ਵੀ ਚੁੰਗਦਾ ਈ ਉਹ।

ਨਿੱਕੂ ਨੀ ਚੁੰਗਦਾ?

ਪਰ ਇਹ ਹੈ ਕਿ ਉਹ ਹੁਣ ਰਾਤ ਨੂੰ ਚੰਗਦਾ ਵਾ।

ਉਹ ਰਾਤ ਨੂੰ ਅੰਗੂਠਾ ਚੁੰਗਦਾ ਵਾ।

ਉਹ ਵੇਖਲਾ ਵਿਆਹੀ ਵੀ ਗਈ ਤਾਂ ਹੁਣ ਤੱਕ ਅਜੇ ਤੱਕ ਆਹਦੇ ਆ ਉਹਨੂੰ ਕਈ ਵੇਲੇ।

ਆਪਾਂ ਨੂੰ ਕੋਈ, ਸਾਨੂੰ ਕਬੂਤਰਾਂ ਦੀ ਓ।

ਇਹਨੂੰ ਕਬੂਤਰਾਂ ਦੀ ਹੈ?

ਸਾਰੇ ਬੰਦੇ ਨਈ ਨਈ ਕੋਈ ਗੱਲ਼ ਨੀ ਹੋਲੀ-ਹੋਲੀ ਫਰਕ ਪੈ ਜਾਣਾ ਹੈਪੀ ਵੀਰ।

ਹੋਰ ਸੁਣਾ ਤੇਰੇ ਹੈਪੀ ਮੁੰਡੇ ਨੂੰ ਵੀ ਹਾਡੇ ਕੋਲੋਂ ਪੈਂਦਾ ਝਾਸਾ ਬੂਥੇ ਦਾ।

ਇਨੇ ਉਹ ਛੋਟੇ ਵੀਰ ਨੇ ਪਾਇਆ ਏਦੇ ਛੋਟੇ ਭਰਾ ਨੇ। ਅੱਗੇ ਅੱਗੇ ਹੋ ਕੇ ਤੇ ਅੰਗੂਠਾ ਪਾਉਂਦਾ ਮੂੰਹ ਚ ਓਹੀ ਪਾਣ ਡੈਹ ਪਿਆ ਹੁਣ। ਓ ਨਈ ਆ ਵੱਡੇ ਵੀਰ ਨੂੰ ਪੁੱਛ। ਚਰਚ ਚ ਵੀ ਪਾਇਆ ਹੀ ਉਸ ਦਿਨ ਅੰਗੂਠਾ ਪਾਇਆ ਹੀ ਨਾ ਉਨੇ? ਤੇਰੇ ਭਰਾ ਨੇ ਮਗਰ ਪਾਇਆ ਹੀ ਨਾ ਅੰਗੂਠਾ ।

ਆਪਣੇ ਮੂੰਹ ਚ ਓਹਨੇ ਅੰਗੂਠਾ ਪਾਇਆ ਸੀ ਆਪਣਾ ਹੀ ਹੱਥ। ਉਦੇ ਵੱਲ ਵੇਖ ਕੇ ਤੇ ਉਹ ਵੀ ਪਾਣ ਡੈਹ ਪਿਆ।

ਆ ਵੱਡੇ ਵੀਰ ਨੇ ਫੋਟੋਆਂ ਖਿੱਚੀਆਂ ਹੀ ਉਹਦੀਆਂ ਕ ਅੰਗੂਠੇ ਪਾਏ ਦੀਆਂ। ਅੰਗੂਠਾ ਮਾੜਾ ਜੇਹਾ ਉਦਾ ਹੀ ਜਾਣ ਕੇ ਪਾਇਆ ਸੀ ਮੂੰਹ ਚ ਫੋਟੋ ਖਿੱਚਣ ਵਾਸਤੇ, ਮੈਂ ਕਿਹਾ ਚੱਲ ਰੱਖ ਮੂੰਹ ਚ।

ਆਹੋ ਆਹੋ ਰੌਣਕ ਲਾ ਦਿੰਦਾ ਆ ਜੇਦੇ ਕੋਲੋ ਮਰਜੀ ਆ ਜਾਂਦਾ ਈ ਓ।

ਕਈ ਨਿਆਣੇ ਹੁੰਦੇ ਐਵੇ ਰੌਣ ਆਲੇ ਕੰਅੂ ਕੰਅੂ ਕੰਅੂ ਕਰਦੇ ਐ ਨਿਆਣੇ ਰੌਦੇ ਜਦੋਂ ਓ ਨੀ ਵੇਖਲਾ। ਨਾਲੇ ਸਾਫ ਸੁੱਥਰਾ ਰਹਿੰਦਾ ਵਾ। ਆ ਵੀ ਜੇਦੇ ਕੋਲ ਮਰਜੀ ਜਾਂਦਾ ਓ।

ਤੂੰ ਨਾ ਚੁੱਕਿਆ ਕਰ ਤੇਰਾ ਦਿਮਾਗ ਥੌੜਾ ਮੋਟਾ ਵਾ ਤੂੰ ਨਾ ਕਰ ਦੀ ਉਨੂੰ ਸਦਾਈ।

ਆਹੋ ਚੁੱਕਣਾ ਆਉਂਦਾ ਕਿ ਨਹੀ?